forward ਹੋਜੇਗਾ carry forward ਹੋਜੇਗਾ ਉਹ ਤਿੰਨ GB

ਮਤਲਬ next day ਤੁਹਾਡੇ ਕੋਲ seven GB ਹੋ ਗਿਆ ਨਾ ਉਹ sorry

ਓਰ ਤਿੰਨ GB ਜਿਹੜਾ ਪਿੱਛੋ carry forward ਹੋ ਕਿ ਆਇਆ ਅੱਛਾ madam ਇੱਕ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ

ਤੁਸੀਂ ਮੈਨੂੰ ਇਹ ਤਿੰਨ ਮਹੀਨੇ ਦਾ plan ਦੇ ਰਹੇ ਹੋ

ਹਾਂਜੀ ਮਾ ਬਿਲਕੁਲ eighty four days ਦਾ yes mam pre ਮੈਂ ਹੇ ਵੀ prepaid plan use ਕਰ ਰਹੀ ਹਾਂ one month ਦਾ

ਤੇ madam ਮੈਂ ਰਹੋ ਹੀ ਪੁੱਛਣਾ ਹੀ ਕੀ ਜਿਵੇਂ ਮੈਂ ਹੁਣ plan ਵਿੱਚ ਅਗਰ ਮੇਰਾ ਕੋਈ GB ਬਚ ਜਾਂਦਾ ਹੈ

ਅਗਲੇ month ਵਿੱਚ use ਨਹੀ ਕਰ ਸਕਦੀ ਮੈਨੂੰ

ਹਾਂਜੀ ਹਾਂਜੀ ਤੇ ਅਗਰ madam recharge ਕਰਵਾਉਣਾ ਪੈਂਦਾ ਤਾਂ ਮੇਰਾ ਉਹ GB ਖਰਾਬ ਹੋਗਿਆ

ਓਰ ਮੇਰਾ first ਮਹੀਨੇ ਦਾ ਜਿਹੜਾ GB ਹੈ ਉਹ second month ਵਿੱਚ ਜਾਏਗਾ

ਓਰ ਅਗਰ second month madam ਮੈਂ per day ਦਾ ਕਹਿ ਰਹੀ ਹਾਂ

ਮੈਂ month ਦੀ ਤਾਂ ਗੱਲ ਕੀਤੀ ਹੀ ਨਹੀ ਇਹਦੇ ਵਿੱਚ ਮੈਂ ਕਹਿ ਰਹੀ ਹਾਂ suppose ਕਰੋ per day ਦਾ ਤੁਹਾਨੂੰ ਪੰਜ GB ਮਿਲਦਾ

ਤੇ ਤੁਸੀਂ ਪੰਜ GB ਵਿਚੋਂ ਸਿਰਫ ਦੋ GB use ਕੀਤਾ ਤਿੰਨ GB ਅੱਜ ਦਾ ਤੁਹਾਡੇ ਕੋਲ ਬਚ ਗਿਆ ਹੈ

ਅੱਜ ਦਾ ਜਿਹੜਾ ਹੈ ਤਿੰਨ GB ਉਹ

ਤੇ ਕੱਲ ਤੁਸੀਂ use ਕਰ ਸਕਦੇ ਹੋ ਪਰ ਕੀ ਹੁੰਦਾ ਕਿਸੇ ਦਿਨ ਸਾਡੀ usage ਜਿਆਦਾ ਹੋ ਜਾਂਦੀ ਹੈ ਤੇ ਸਾਨੂੰ ਪੰਜ GB ਵੀ short ਪੈ ਜਾਂਦਾ

ਹਾਂ

ਹੁਣ ਤੁਸੀਂ ਅੱਠ GB use ਕਰ ਰਹੇ ਹੋ

day second day ਓਰ ਤੁਸੀਂ ਅੱਠ GB ਦੀ ਬਜਾਈ ਸਿਰਫ ਉਹਦੇ ਚੋਂ ਛੇ GB use ਕੀਤਾ ਬਾਕੀ balance ਤੁਹਾਡਾ ਦੋ GB ਬਚ ਗਿਆ

ਉਹ ਤੁਹਾਡਾ ਦੋ GB ਜਿਹੜਾ ਹੈਗਾ ਵਾ ਉਹ

ਮਤਲਬ ਤੁਹਾਡਾ ਜਿਹੜਾ ਵੀ usage ਹੈਗਾ internet ਦਾ

ਪਰ madam ਮੈਂ ਇੱਕ ਗੱਲ ਪੁੱਛਣਾ ਚਾਹ ਰਹੀ ਹਾਂ

ਤੁਸੀਂ per day ਦੇ ਰਹੇ ਹੋ ਮੈਨੂੰ ਹਲੇ ਵੀ per day three GB ਮਿਲ ਰਿਹਾ ਹਾਂਜੀ

ok ਮਤਲਬ ਉਹ ਤੁਹਾਡਾ plan ਸਿਰਫ ah three month ਵਾਲੇ ਚ ਹੀ ਹੁੰਦਾ ਹਾਂਜੀ ਹਾਂਜੀ ਹੁਣ ਜਿਵੇਂ ਤੁਹਾਡਾ ਅੱਜ three GB ਦਾ ਸੀ ਉਹ ਤੁਸੀਂ three GB ਕੀ use ਹੀ ਨਹੀ ਕੀਤਾ ਤੁਸੀਂ ਸਿਰਫ ਇੱਕ GB use ਕੀਤਾ ਬਾਕੀ ਬਚ ਗਿਆ ਦੋ GB ਦਾ ਉਹ ਦੋ GB ਤੁਹਾਡਾ carry forward ਨਹੀ ਹੋਇਆ

ਹੁਣ ਜਿਹੜਾ ਮੈ ਤੁਹਾਨੂੰ plan ਦੱਸ ਰਹੀ ਹਾਂ six hundred and sixty six rupees ਦਾ

ਤਿੰਨ ਮਹੀਨੇ ਦੀ ਹੈ mam ਮਤਲਬ eighty four days

ਤੇ ਉਹਦੇ ਵਿੱਚ ਤੁਹਾਡਾ ਜਿਹੜਾ internet ਦੀ facility ਹੈਗੀ ਹੈ

ਅੱਜ ਕਲ mam ਸਭ ਤੋਂ ਜਿਆਦਾ ਜਿਹੜਾ usage ਹੁੰਦਾ calling ਨਾਲੋ ਜਿਆਦਾ ਅਸੀਂ internet use ਕਰਦੇ ਹਾਂ

top up ਵਗੇਰਾ ਕਰਵਾਉਣੇ ਹਾਂ calling charge ਵਾਸਤੇ ਉਸ ਤੋਂ ਜਿਆਦਾ ਅਸੀਂ internet ਦਾ recharge ਕਰਵਾਉਦੇ ਹਾਂ

ਕੱਲ mam Whatsapp ਵੀ ਹੈ ਉਹ ਵੀ net ਤੋਂ ਚੱਲਣਾ

ਪਤਾ ਵੀ ਕਰਨਾ google ਚਲਾਉਣਾ ਕੁਛ ਚਲਾਉਣਾ

ਤਾਹੀ ਮੈਂ ਤੁਹਾਨੂੰ ਇਹ plan ਦੱਸ ਰਹੀ ਲਿਉਂਕੀ ਅਸੀਂ ਤੁਹਾਡੇ plan ਦੇ detail check ਕੀਤੀ ਤੁਸੀਂ every month

ਤੇ ਇਹ special ਉਹ customer ਵਾਸਤੇ ਹੈਗਾ plan

ਜਿਹੜਾ ਹੈਗਾ three hundred and ninety nine ਓਰ ਇਸ ਤੋਂ ਉੱਤੇ ਵਾਲਾ ਕੋਈ recharge ਹੈਗਾ ਜਿਹੜੇ ਚ

okay mam ਮੈਂ

ਅਗਰ by the way ਮੇਰਾ ah thirty first date ਆ ਜੇ first month ਦੀ ਤੁਹਾਡਾ ਵਾਲਾ plan ਲੈਣ ਤੋਂ ਬਾਅਦ

ਓਰ ਮੈਂ thirty first ਨੂੰ ਥੋੜਾ ਜਾ GB use

first date ਨੂੰ ah ਨੂੰ ਨੀ include ਕਰਨਗੇ ਪੂਰੇ thirty eighty four days include ਕਰਦੇ ਨੇ

ਚਲੋ mam ਮੈਂ

ਜਿਹੜੀ ਇਹ validity ਤੁਹਾਡਾ ਵਾਸਤੇ

ਅਗਰ ਤੁਸੀਂ with in a forty eight hours ਦੇ ਅੰਦਰ

plan ਦੇ features ਜਿਹੜੇ ਨੇ facility ਜਿਹੜੀ ਹੈ available ਹੋਇਗੀ

ਇਹ validity offer ਨਹੀ ਹੈਗਾ ਉਹ

ਤੁਹਾਡੇ ਵਾਸਤੇ forty eight hours ਦਾ

ਤੁਸੀਂ recharge ਕਰਦੇ ਹੋ recharge ਕਰਨ ਤੋਂ ਬਾਅਦ ਸਿਰਫ customer care ਤੇ ਤੁਸੀਂ call ਕਰਕੇ ਕਹਿਣਾ

offer ਦੀ validity ਦੇ ਨਾਲ ਇੱਕ request ਪਈ ਹੋਈ ਹੈ

ਤੇ ਉਹ request ਜਿਹੜੀ ਹੈ ਉਹ activate

madam ਤੁਸੀਂ ਮੈਨੂੰ ਇੱਕ ਗੱਲ ਦੱਸ ਸਕਦੇ ਹੋ ਕਿ ਮੈਂ ਕਿਹੜੀ request ਪਾਈ ਹੋਈ ਹੈ

ਮੈਂ ਤੁਹਾਨੂੰ call ਕੀਤਾ ਹੈ